ਛੱਤ ਤੇ ਦਿਸ ਦਿਆਂ ਲੋਹੇ ਦਿਆਂ ਏਂਗਲਾਂ ਤੇ ਟੀਂਨ ਦਿਆਂ ਸ਼ਟਰ ਬੈਕਸਾਈਡ ਤੇ ਇੱਕ ਦੇ ਬਰਾਊਨ ਰੰਗ ਦੀ--

ਇਸ ਉੱਪਰ ਚਿੱਟੇ ਅਤੇ ਕਾਲੇ ਘੋੜੇ ਇਕ ਲੋਹੇ ਦੀ ਟਰਾਲੀ ਉੱਪਰ ਜਾਲੀ ਲੱਗੀ ਹੋਈ ਸਾਈਡਾਂ ਤੇ ਹਰੇ ਭਰੇ ਦਰਖਤ।

ਏਸ ਫ਼ੋਟੋ ਵਿੱਚ ਹਰੇ ਘਾਹ ਦਾ ਗਰਾਊਂਡ ਜਿਸਦੀ ਇੱਕ ਸਾਈਡ ਤੇ ਲੋਹੇ ਦੇ ਏਂਗੱਲ ਜਾਲਾ ਅਤੇ ਇੱਕ ਸਾਈਡ ਤੇ ਕੰਧ ਦੀ ਬਾਊਂਡਰੀ ਊਪਰ--

ਗੁਲਾਬੀ ਰੰਗ ਦੀਆਂ ਭੰਗਵੇ ਰੰਗ ਦੀਆਂ ਚਾਨਣੀਆ ਟੈਂਟ ਇਕ ਲੋਹੇ ਦਾ ਉੱਚਾ ਸਾਰਾ ਟਾਵਰ ਲਾਈਟ

ਇਸ ਫੋਟੋ ਵਿੱਚ ਕੱਚਾ ਰਾਸਤਾ ਮੱਛੀ ਫਾਰਮ ਜਿਸਦਾ ਪਾਣੀ ਅਤੇ ਖੁੱਖਾ--

ਨਹੀਂ ਆਉਂਦਾ ਦਿਖਾਈ ਦੇ ਰਿਹਾ ਅਤੇ ਇਸ ਤੋਂ ਇਲਾਵਾ ਇੱਕ ਸਾਈਡ ਤੇ ਚਿੱਟੇ ਰੰਗ ਦੀ ਟੈਂਕੀ ਅਤੇ ਪਿੱਛੇ ਹਰੇ ਰੰਗ ਦਾ--

ਤੇ ਲੋਹੇ ਦਾ ਜਾਲ ਪੀਲਾ ਪਿੱਲਰ ਅਤੇ ਛੋਟਾ ਦਰੱਖਤ ਵੱਡਾ ਦਰੱਖਤ ਅਤੇ ਟ੍ਰੀ ਗਾਰਡਨ --

ਇੱਸ ਫ਼ੋਟੋ ਵਿੱਚ ਬੈਠਾ ਹੋਇਆ ਬਾਰ੍ਹਾਂਸਿੰਘਾਂ ਦਿਖਾਈ ਦੇ ਰਿਹਾ ਅਤੇ ਜੋ ਛੋਟੇ ਛੋਟੇ ਘਾਹ ਉੱਪਰ ਅਤੇ ਇੱਕ ਸਾਈਡ ਤੇ--

ਦੋ ਰੰਗ ਦਾ ਪਾਰਕ ਅਤੇ ਹਰਿਆਲੀ ਦਾ ਵੀ ਚਾਰ ਦੀਵਾਰੀ ਦਰਖੱਤ ਪਿੱਛੇ ਇਮਾਰਤ ਦਿਖਾਈ ਦੇ ਰਹੀ ਜਿਦਾ ਮੇਨ--

ਇਸ ਫ਼ੋਟੋ ਵਿੱਚ ਇੱਕ ਗਰਾਊਂਡ ਦਿਖਾਈ ਰਿਹਾ ਜਿਸ ਵਿਚ ਬਹੁਤ ਸਾਰੇ ਬੱਚੇ ਪ੍ਰੇਕਟਿਸ ਕਰਦੇ ਹੈਂ ਜਿਹਨਾਂ ਨੇ ਪੀਲੇ ਨੀਲੇ ਲਾਲ ਚਿੱਟੇ ਹਰੇ ਕੱਪੜੇ ਪਾਏ ਹਨ।

ਇਸ ਫੋਟੋ ਵਿੱਚ ਕਾਲੇ ਰੰਗ ਦਾ ਰਿਸੈਪਸ਼ਨ ਟੇਬਲ ਬੈਕ ਸਾਈਡ ਤੇ ਕੱਚ ਦਾ ਸ਼ੀਸ਼ਾ--

ਇਸ ਫੋਟੋ ਵਿੱਚ ਚਿੱਟੇ ਰੰਗ ਦੀਆਂ ਐਨਕਾਂ ਦੇ ਫਰੇਮ ਐਣਕਾਂ ਦਿਖਾਈਆਂ ਜਿਸ ਦੇ ਵਿੱਚ ਬਹੁਤ ਸਾਰੇ ਫਰੇਮ ਹਨ ਤੇ ਕੁਝ ਇਸ ਤੋਂ ਇਲਾਵਾ ਡੱਬੀਆਂ ਪਈਆਂ ਅਤੇ ਸਾਹਮਣੇ--

ਇਸ ਫੋਟੋ ਵਿੱਚ ਕਾਲੇ ਰੰਗ ਦਾ ਪੈਨ ਜਿਸ ਊਪਰ ਚਿੱਟੇ ਤੇ ਗੋਲਡ ਰੰਗ ਵਿੱਚ ਲਿਖਿਆ ਹੈ ਇੱਕ ਸਾਈਡ ਤੇ ਦੋ ਟੋਲ ।

ਇਸ ਫੋਟੋ ਵਿੱਚ ਨੈਸ਼ਨਲ ਹਾਈਵੇ ਦਾ ਟੋਲ ਪਲਾਜਾ ਜੋ ਉਪਰ ਆ ਰਿਹਾ ਰੰਗ ਦਾ ਬੈਨਰ ਲੱਗਾ ਚਿੱਟੇ ਅੱਖਰ ਲਿਖੇ ਸ਼ੈਡ ਦਿਖਾਈ ਦੇ ਰਿਹਾ ਅਤੇ ਛੋਟੇ ਛੋਟੇ ਕੈਬਨ ਨਜ਼ਰ ਆ ਰੇਨ।

ਇਸਦੀ ਫ਼ਰਸ਼ ਚਿੱਟੀ ਕੰਧਾਂ ਵੀ ਚਿੱਟੀਆਂ ਨੇਂ ਬੈਕਸਾਈਡ ਤੇ ਚਿੱਟੇ ਰੰਗ ਦਾ ਏ_ਸੀ ਜਾਗਦੀ ਹੋਈ ਲਾਈਟ ਇੱਕ ਸਾਈਡ ਤੇ ਬਰਾਊਨ ਰੰਗ ਦਾ--